ਨਾ ਨਾ ਨਾ ਨਾ ਇਹੀ ਓ ਛੁੱਟੀਆਂ ਮਿਲਦੀਆਂ ਘਰ ਆਣ ਵਾਸਤੇ

ਜੇ ਆਵਾਗੀ ਅੱਛਾ ਸੋਨੀਆ

ਕਿੱਥੇ ਦੀਦੀ ਕਿਹੜੀ ਵਾਲੀ ਮੈਨੂੰ ਇਹ ਨੀਂ ਪਤਾ ਕਿੱਥੇ ਦੀ ਏ ਤੂੰ ਸਾੜੀ ਪਾਈ ਪੀ ਏ ਤੇ ਮੈਂ ਪਹਿਲੇ ਪਹਿਚਾਣੀਆਂ ਈ ਨੀਂ

ਅੱਛਾ ਅੱਛਾ ਅੱਛਾ ਸਾੜੀ ਵਾਲੀ ਅਰੇ ਮੈਂ ਤੇ ਮਤਲਬ ਸ਼ੋਂਕ ਬੜਾ ਸੀ ਸਾੜੀ ਦਾ ਮਤ ਮਤਲਬ ਕੀ ਇੱਕ ਦੋ ਵਾਰ ਮੈਂ ਇਹਨਾ ਨੂੰ ਪਹਿਲੇ ਵੀ ਕਿਹਾ ਮੈਨੂੰ ਮੈਂ ਸਾੜੀ ਪਾਣੀ ਏ ਕਹਿੰਦੇ ਨਹੀਂ ਜੱਚੇਗੀ ਨੀਂ ਪਾਣ ਈ ਨਹੀਂ ਦਿੱਤੀ

ਤੂੰ ਪੈ ਨੀਂ ਨਾ ਜਿੰਨਾ ਦੇ ਵਿਆਹ ਵਿੱਚ ਹੀ ਰੱਖੀਆਂ ਤੇ ਇਸੀ ਲੀਏ idea ਇਸ ਦਾ ਹੀ ਹੋ ਗਿਆ ਸੀ ਕੀ ਜੱਚੇ ਗੀ ਨੀਂ ਮੈਂ ਸਾੜੀ ਦੀ photo ਆਈ ਦੋ photo ਮੇਰੇ ਕੋਲ ਚਾਰ ਫੋਟੋਆਂ ਆਈਆਂ ਕੋਈ ਮੈਂ ਕਿਆ ਫੋਟੋਆਂ ਆਈਆਂ ਸੋਨੀਆ ਵੱਲੋਂ ਆਈਆਂ ਨੇ ਇਹ ਕਿਦੀਆਂ ਫੋਟੋਆਂ ਭੇਜ ਤੀਆਂ ਇਹਨੇ

ਲਿਆ ਮਤਲਬ ਸ਼ਾਮੀ ਸ਼ਾਮੀ ਦੁਬਾਰਾ

ਨਾ ਧਿਆਨ ਨਾਲ ਦੇਖੀਆਂ ਮੈਂ ਕਿਹਾ ਅਗਰ ਇਹ ਸੋਨੀਆ ਨੇ ਫੋਟੋਆਂ ਭੇਜੀਆਂ ਨੇ ਨਾ ਜਰੂਰ

ਨਾਲ ਹੋਰ ਨਾਲ search ਮਾਰੀ ਉਰ ਜੱਦ ਕੀ ਤੇਰੀ photo ਸੀ ਸਾਮਣੇ

ਨਾ ਨਾ ਬੱਸ ਇਹੀ ਸੀਗਾ ਮੈਂ ਕਿਆ ਮੈਨੂੰ ਅੱਛਾ ਮੈਨੂੰ ਵਿੱਚੋ ਲੱਗ ਰਿਹਾ ਸੀ ਮੈਂ ਕਿਹਾ ਸਾਇਦ ਸਚੀ ਨਾ ਜੱਚੀ ਤੇ ਕੀ ਕਹਿਣਗੇ ਹੁਣ ਉਹਨਾ ਨੇ code ਰੱਖਿਆ ਹੋਇਆ ਸੀ dress code ਸੀ ਵੀ ਸਾੜੀ ਵਿੱਚ ਹੀ ਆਣਾ

ਮੈਂ ਉਹਨਾ ਉਹ ਕਹਿੰਦੇ ਚੱਲ ਮੈਂ ਬੰਨਦਾਗੀ ਤੇਰੀ ਮੈਂ ਕਿਆ try ਕਰਦੀ ਆ ਮੈਨੂੰ ਡਰ ਬੜਾ ਸੀ ਵਿੱਚੋ ਮੈਂ ਇਹ ਕਹਿਣਗੇ ਤੂੰ ਆਪਣਾ

ਚਲੋ ਵਧੀਆ ਤੁਸੀਂ ਇਹ ਕਹਿ ਰਹੇ ਓ ਉਹ ਮੇਰੇ principle ਨੇ ਨੀ ਮੈਨੂੰ ਪਹਿਚਾਣੀਆਂ friends ਨੇ ਨੀਂ ਪਹਿਚਾਣੀਆਂ ਅੱਛਾ ਉਹ ਕਦੀ ਪਾਇਆ ਨੀਂ ਨਾ ਉਹ expect ਨੀਂ ਕਰਦੇ ਹੋਣਗੇ ਸਾਇਦ ਪਾਣ ਵੱਲ ਹਾਂ ਤੈਨੂੰ ਕਦੀ ਵੇਖਿਆ ਈ ਹੋਣਾ ਨਾ ਕਦੀ ਸੋਚ ਵਿੱਚ ਵੀ ਹੋਣਾ ਨਾ

ਅਰੇ ਹੋਇਆ ਕੀ ਸੀਗਾ judgment ਵਿੱਚ ਮੇਰਾ ਉਹਨਾ ਨੇ ਕਰਤਾ ਵੀ ਤੁਸੀਂ judgment ਕਰਨੀ ਏ power point competition ਸੀਗਾ power point presentation ਦਾ ਸੀਗਾ

ਹਾਂ ਇੱਥੇ ਨਾ ਸਾਡੇ college ਗੁਰੂ ਨਾਨਕ ਖਾਲਸਾ college ਵਿੱਚ organize ਕਰਵਾਇਆ inter college ਅਹ competition ਚ ਸੀ ਤੇ ਉੱਥੇ ਕੀ ਸੀਗਾ judgment ਉਹਨਾ ਨੇ ਕੀ ਕਿਆ judgment ਤੁਸੀਂ ਕਰਲੋ ਮਤਲਬ ਕੀ team ਸੀਗੀ ਉਹਦੇ ਚ ਮੇਰਾ ਵੀ number ਨਾਮ ਪਾ ਤਾਂ ਤੇ principal mam ਨੂੰ ਅਸੀਂ ਵੀ invite ਕੀਤਾ ਸੀ ਆਉ

ਜਿਹੜਾ chief ਸੀਗਾ ਕੋਈ ਹੋਰ ਈ ਸੀਗਾ ਸਸ਼ੀ ਗੁਪਤਾ ਕੋਈ ਸੀਗਾ

ਹੁਣ principal sir ਨੂੰ ਨਹੀਂ ਪਤਾ ਸੀ ਇੰਨਾ ਨੇ ਕਿੰਹਨੂ invite ਕੀਤਾ ਹੋਇਆ

buke ਜਦ ਉਹਨਾ ਨੇ ਮੇਰੇ ਜਿਹੜੇ head of department ਨੇ ਬਾਲ ਕ੍ਰਿਸ਼ਨ sir ਨੇ ਨਾ

principal sir ਨੂੰ ਪਹਿਲੇ ਜਦ stage ਤੇ ਬੁਲਾਇਆ ਤਾਂ ਇੱਕ buke ਉਹਨਾ ਨੂੰ ਦੇਤਾ

ਫੇਰ second buke ਉਹਨਾ ਨੂੰ ਪਕੜਾਇਆ ਬਈ ਅਸੀਂ ਹੁਣ chief guest ਨੂੰ ਦੇਣਾ

ਕਿਸ਼ਨ sir ਨੇ ਮੈਨੂੰ invite ਕਰਤਾ ਤੂੰ escort ਕਰਦੀ ਏ ਤੂੰ ਵੀ ਅੱਗੇ ਆਜਾ

ਉਹ principal sir ਨੇ ਸੋਚਿਆ ਕੀ ਇਹੀ ਹੋਣੀ ਏ

ਸੀ ਕੋਣ ਏ chief guest ਕੋਣ ਏ ਏ male ਏ female ਏ ਅਹ sir ਨੇ buke ਫੜੀਆ ਤੇ ਮੈਨੂੰ ਫੜਾ ਤਾ

ਬੱਸ ਫੇਰ sir ਨੂੰ ਇਸ਼ਾਰਾ ਕੀਤਾ ਮੈਂ ਨੀਂ ਉਹ ਬੰਦਾ ਉਹ ਵੇ ਉਹ

ਨਹੀਂ ਮੈਂ ਹੇਰਾਨ ਕੀ ਇਸ ਤਰ੍ਹਾਂ ਏ ਤੂੰ ਪਹਿਲੇ ਤਾਂ ਮੈਂ ਪਹਿਲੇ photo ਖਿਚਾਨੀ ਨਾ ਜਦੋਂ ਮੈਂ ਦੇਖੀ ਧਿਆਨ ਨਾਲ ਮੈਂ ਪਹਿਚਾਣੀਆ ਸਾੜੀ ਤੋਂ ਮੈਂ ਕਿਹਾ ਸਾੜੀ ਕੁੱਝ ਜਾਨੀ ਪਿਹਚਾਨੀ ਲੱਗਦੀ ਪੀ ਏ ਤੇ ਧਿਆਨ ਨਾਲ ਦੇਖਿਆ ਮੈਂ ਕਿਹਾ ਕਿਉਂਕਿ ਤੂੰ ਕਦੀ ਵਾਲ ਵੀ ਨਹੀਂ ਬੰਨਦੀ

ਮੈਂ ਕਿਹਾ ਇਹ ਤੇ ਇਹ ਸੋਨੀਆ ਫੇਰ ਉਹਦੇ ਬਾਅਦ ਜਦੋਂ ਤੈਨੂੰ buke ਦੇਂਦੀ ਮੈਂ ਕਿਹਾ ਐਸਾ ਇਹਨੇ ਕਿਹੜਾ ਕਾਰਨਾਮਾ ਐਸਾ ਕਿਹੜਾ ਕੰਮ ਕੀਤਾ ਕਿ ਇਹਨੂੰ ਸਾੜੀ ਵਿੱਚ ਜਾਣਾ ਪਿਆ or ਇਹਨੂੰ buke ਮਿਲੇ ਨੇ

degree ਤੇ ਤੂੰ university ਜਾ ਕੇ ਲੀਤੀ PhD ਦੀ ਤੇ ਮੈਂ ਕਵਾ ਕਿਹੜਾ ਹੋਇਆ ਕੀ ਮੈਨੂੰ ਪਤਾ ਈ ਨੀਂ ਲੱਗਿਆ ਕੀ ਇਹਨੇ ਕੀ ਕੀਤਾ

ਐਸਾ ਹੋਇਆ ਨਾ ਦੀਦੀ ਗੱਲ ਕੀ ਹੋਇਆ ਸਾਡੇ ਜੋ staff member ਸੀ ਨਾ

ਉਹਨਾ ਦਾ four o clock ਤੱਕ ਰੁਕਦੇ ਨੇ

ਮੈਂ ਨਾ timing ਥੋੜਾ ਘੱਟ ਸੀ one thirty ਦਾ ਥੋੜਾ ਜਾ ਹੋ ਜਾਂਦਾ ਏ ਨਾ ਕੀ ਅੱਗੇ ਨੀਂ ਆ ਕਰਨਾ ਉਹ ਸੀਗਾ ਮੈਂ ਕਿਆ ਸੀ ਮੈਨੂੰ anchoring ਵਿੱਚ ਕਰਨਾ ਉਹ ਕਹਿੰਦੇ ਬਿਲਕੁਲ ਵਿੱਚ ਏ ਨਾ anchoring ਵਿੱਚ ਮੈਨੂੰ ਮੇਰੀ duty ਲਗਾਈ ਉਹ ਮਤਲਬ ਕੀ ਮੈਨੂੰ

ਉਹਨਾ ਨੇ ਮੇਰੀ ਲਗਾ ਤੀ refreshment ਵਿੱਚ madam ਆਪ ਨੇ ਸਿਰਫ refreshment ਕਾ ਦੇਖਣਾ students ਕਰਨ ਗਏ ਬੱਸ ਆਪ ਕੋ ਅਹ ਕਿਆ ਕਹਿਤੇ ਏ ਦੇਖਣਾ ਕੇ ਠੀਕ ਚੱਲ ਰਹਾ ਹੈ ਸਭ

ਹਾਂ luckily ਬਲ ਕ੍ਰਿਸ਼ਨ sir ਨੇ ਕਿਹਾ ਬੀ ਤੂੰ ਸਾਡੇ ਨਾਲ ਉੱਥੇ ਬੈਠੀ ਗੀ stage ਤੇ judgment ਚੋ by chance ਹੀ ਇਸ ਤਰ੍ਹਾਂ ਸਭ ਕੁੱਝ ਹੋ ਗਿਆ ਜੀ ਕਿੱਥੇ ਮੇਰੀ ਉੱਥੇ duty ਆਈ ਹੋਈ ਸੀ refreshment ਤੇ

ਹਾਂ ਕਿਤੇ refreshment ਵਿੱਚ ਸੀ ਕਿਤੇ judgment ਵਿੱਚ ਲੱਗ ਗਈ ਨੀਂ ਬਾਲ ਕ੍ਰਿਸ਼ਨ sir ਦੀ retirement ਨੀਂ ਹੋ ਗਈ ਸੀ ਬਾਲ ਕ੍ਰਿਸ਼ਨ sir ਤੇ retire ਹੋ ਚੁੱਕੇ ਨੇ ਚਾਰ ਪੰਜ ਸਾਲ ਹੋ ਗਏ ਨੇ ਹੁਣ sir finance ਦਾ ਕੰਮ ਕਰ ਰਹੇ ਨੇ PG department ਨੂੰ lead ਕਰ ਰਹੇ ਏ

ਨੀਂ ਕਿਉਂਕਿ HOD ਸੀ ਨਾ ਮੇਰੇ time ਵੀ ਸੀ ਤੇ ਫੇਰ ਉਹਦੇ ਬਾਅਦ ਤੇਰੇ ਵਿਆਹ ਦੇ ਬਾਅਦ ਵੀ ਰਹੇ ਨੇ I think ਇੱਕ ਦੋ ਸਾਲ ਸ਼ਾਇਦ ਇੱਕ ਸਾਲ ਲੀਏ ਨਾ

ਹੋਇਆ ਨਾ ਆਈ ਸੀ ਤੇ IT ਹਨਾ IT sector ਦੇ ਵਿੱਚ

IT ਵਿੱਚ electronics ਦੇ ਵੀ ਸੀ physics ਦੇ ਵੀ ਸੀ ਹਾਂ ਤਿੰਨਾ ਦੇ ਸੀ ਪਹਿਲੇ physics ਦੇ ਨਾ ਵਿਜੇ ਕੁਮਾਰ sir ਸੀ ਵਿਜੇ ਕੁਮਾਰ

sir ਨੇ college ਛੱਡ ਤਾਂ ਨਾ ਤੇ ਫੇਰ ਇਹਨਾ ਨੂੰ ਦੇ ਦਿਤੀ ਗਈ ਕਿਉਂਕਿ ਇਹ electronic ਦੇ ਸੀ IT ਦੇ ਸੀ ਦੋਨਾ ਦੇ ਸੀ ਨਾ ਤੇ physics ਵੀ ਇਹਨਾ ਨੂੰ ਹੀ physics ਦੇ ਵੀ HOD ਇਹਨਾ ਨੂੰ ਹੀ ਬਣਾ ਦਿੱਤਾ ਸੀ ਇਹ ਤਿੰਨ department ਦੇ HOD ਸੀ ਉਹਦੇ ਹੋਰ ਤੇ ਹੋਰ sir ਕਹਿੰਦੇ computers ਦਾ ਵੀ department ਮੈਂ start ਕੀਤਾ

ਹੋਰ ਇੱਕ ਹੋਰ teacher ਸੀ ਉਹਨਾ ਨੇ computer department start ਕੀਤਾ ਸੀ COVID ਚ ਹਾਂ ਹਾਂ ਨਾਮ ਲੈਂਦੇ ਨੇ ਮੈਨੂੰ ਯਾਦ ਨੀਂ ਏ ਹਾਂ ਕਹਿੰਦੇ ਕੀ ਅਸੀਂ start ਕਰਵਾਇਆ ਤੇ ਬੱਸ ਹੁਣ ਫਿਰ ਉਸ ਤੋਂ ਬਾਅਦ physics ਦੇ ਸੀ UG ਦੇ after retirement sir ਨੇ ਬੀ ਕੀ ਕਿਹਾ retirement ਤੋਂ ਪਹਿਲੇ ਵੀ ਸੀਗੇ ਅਹ ਬੱਸ PG ਵਿੱਚ ਤੇ ਹੁਣ ਹੋਲੀ ਹੋਲੀ ਉਹਨਾ ਨੇ ਸੰਜੀਵ ਅੱਗਰਵਾਲ sir ਨੇ university ਦੇ ਉਹਨਾ ਨਾਲ ਗੱਲ ਕਰ ਕੇ ਜਿਵੇਂ ਤਿਵੈ ਕਰ ਕੇ ਇੱਥੇ PG physics ਲੈ ਕੇ ਆਏ ਨੇ

ਹਾਂ physics ਵੀ ਦੀਦੀ ਤੁਹਾਨੂੰ ਪਤਾ ਈ ਏ ਦੋ ਤਰ੍ਹਾਂ ਦੀ ਏ applied ਏ ਤੇ ਇੱਕ pure physics ਏ

ਅੱਛਾ ਅੱਛਾ ਅੱਛਾ ਅੱਛਾ ਕਿਉਂਕਿ ਸਾਡੇ ਸਾਡੇ ਖਾਲਸਾ collage ਨੂੰ a plus plus ਗਰਦੇ ਮਿਲਿਆ ਹੋਇਆ ਨਾ ਹਮ a plus ਗਰਦੇ ਸੀਗਾ ਹਾਂ a plus plus plus grade ਹੈਗਾ ਵੀ ਸਾਨੂੰ university ਵੱਲੋਂ

amylin ਤੋਂ ਵੀ ਜਿਆਦਾ courses ਨੇ ਖਾਲਸਾ college ਚ

sports ਦਾ ਵੀ ਸਭੀ ਤੋਂ ਜਿਆਦਾ ਖਾਲਸਾ college ਵਿੱਚ ਈ ਏ sports ਦਾ ਤੇ number one ਏ ਸਾਡਾ self finance ਦਾ group ਬਣਿਆ ਹੋਇਆ ਮੈਂ ਕਹਿੰਦੀ ਆ even massage ਵੀ delete ਕਰਨ ਦਾ time ਨਹੀਂ ਮਿਲਦਾ ਇਤਨੇ massages ਆਂਦੇ ਇਹ winner ਏ ਅੱਜ ਇਸ ਨੇ gold medal ਲੀਤਾ ਇਹ ਲੈ ਰਿਹਾ ਕੋਈ ਪਤਾ ਨੀਂ ਕਹਿੜੇ ਕਹਿੜੇ sports ਵਿੱਚ ਈ ਚੱਲਦੀ ਰਹਿੰਦੀ news ਇਹ ਜਿਹੜੇ sports ਦੇ ਜਿਹੜੇ head ਹੈਗਾ ਉਹੀ ਇਤਨਾ strict ਹੈਗਾ ਉੱਥੇ ਖਾਲਸਾ college ਵਿੱਚ

ਤਾਂ ਕੀ ਮੈਂ ਤਾਹੀ ਕਹਾ ਕੀ ਇਹ ਮੈਂ sir ਨੂੰ ਕਿੱਥੇ ਵੇਖਿਆ ਹੋਇਆ ਵੇ ਕਿਉਂਕਿ ਮੇਰੇ time

ਤੇ ਸਭ ਤੋਂ ਪਹਿਲੇ ਅਮਰਿਕ sir ਸੀ ਫੇਰ ਅਮਰਿਕ sir

admission ਲੀਤਾ ਤੇ ਇੱਕ ਸਾਲ ਬਾਅਦ ਉਹਨਾ ਦੀ promotion ਹੋ ਗਈ ਉੱਥੇ

ਉਹ ਜਿਹੜਾ MBA department ਉਹਨਾ ਨੇ ਬਣਾਇਆ ਉੱਥੇ ਉਹ ਚਲੇ ਗਏ ਫੇਰ ਬਲਬੀਰ sir ਆਏ ਸੀ ਅਮ ਜਦ ਤੱਕ

ਬਲਬੀਰ sir ਦੇ ਬਾਅਦ ਕਿਉਂਕਿ ਮੈਂ ਤੇ ਸਿਰਫ ਇੱਥੋ graduation ਕਰ ਕੇ ਗਈ ਆ MCA ਤਾਂ university ਚੋ ਕੀਤੀ ਏ

ਮੈਂ sir ਵੇਖਦੀ ਪਈ ਸੀ ਮੈਂ ਪਹਿਚਾਨਣ ਦੀ ਕੋਸ਼ਿਸ ਕਰ ਰਹੀ ਸੀ ਕੀ ਕੋਣ ਏ ਕੋਣ ਏ ਕੋਣ ਏ ਕੋਣ ਏ ਕਿਉਂਕਿ ਜਿਹੜੀ ਵਿੱਚ ਵਾਲੀ madam ਏ ਨਾ madam ਨੂੰ ਮੈਂ ਜਾਣਦੀ ਆ ਉਹਨਾ ਨੇ ਮੈਨੂੰ ਪੜਾਇਆ ਹੋਇਆ ਪਰ ਨਾਮ ਸਭ ਦੇ ਭੁੱਲ ਗਈ ਆ ਸਿਰਫ ਇੱਕ ਬਾਲ ਕ੍ਰਿਸ਼ਨ sir ਦਾ ਨਾਮ ਯਾਦ ਏ ਕਿਉਂਕਿ ਉਹ ਸਾਡੇ head of the department ਸੀ

ਆ ਜੋਗਿੰਦਰ ਕੋਰ ਉਈ ਉਈ ਉਈ ਉਹ

okay ਉਹ chemistry ਦੀ madam ਅਹ ਦੀਦੀ ਉਹ ਵਰਿੰਦਰ ਕੋਰ ਹਾਂ ਵਰਿੰਦਰ ਕੋਰ ਕਿਉਂਕਿ ਮੇਰੇ ਕੋਲ ਪਹਿਲੀ ਸ਼ੁਰੂ ਸ਼ੁਰੂ ਵਿੱਚ physics chemistry math ਸੀ ਨਾ ਮੈਂ ਪਹਿਲੇ ਇੱਕ ਸਾਲ non medical ਕੀਤੀ ਸੀ ਨਾ ਤੇ ਉਹਦੇ ਬਾਅਦ ਜਾ ਕੇ ਮੈਂ ਫ਼ੇਰ ਜਦੋਂ ਮਿਲੇ ਤੇ ਮੈਂ ਦੁਬਾਰਾ ਤੋਂ first year IT sector ਤੋਂ ਕੀਤੀ ਏ ITI launch ਹੋਈ

ਸਾਰਾ MCA ਦਾ course ਸੀ ਇਹ ਤਿੰਨ ਸਾਲ ਦੀ IT ਵਿੱਚ

ਤੁਸੀਂ ਫੇਰ ਦੋ ਸਾਲ ਤਿੰਨ ਸਾਲ MCA ਲਗਾਏ